ਲਿਬਰ ਆਫਿਸ ਰਾਇਟਰ ਦੇ ਹੈਡਰਜ ਫੁਟਰਜ ਅਤੇ ਐੱਨ੍ਡਨੋਟਸਹੈਡਰਜ਼ ਫੁੱਟਰਜ਼ ਐਂਡ ਐਂਡਨੋਟਸ ਉੱਤੇ ਸਪੋਕਨ ਟਿਊਟੋਰਿਯਲ ਵਿੱਚ ਆਪ ਦਾ ਸੁਆਗਤ ਹੇ
ਇਸ ਟਿਊਟੋਰਿਯਲ ਵਿੱਚ ਅਸੀ ਜਾਨਾਂਗੇ
ਹੈਡਰਜ ਨੂੰ ਡੌਕਯੁਮੈੱਨਟ ਵਿੱਚ ਇਨਸਰਟ ਕਰਨਾ
ਫੁਟਰਜ ਨੂੰ ਡੌਕਯੁਮੈੱਨਟ ਵਿੱਚ ਇਨਸਰਟ ਕਰਨਾ
ਹੈਡਰਜ ਨੂੰ ਪਹਿਲੇ ਪੱਨੇ ਤੋਂ ਹਟਾਣਾ
ਫੁੱਟਨੋਟ ਅਤੇ ਐੱਨਡਨੋਟ ਨੂੰ ਡੌਕਯੁਮੈੱਨਟ ਵਿੱਚ ਇਨਸਰਟ ਕਰਨਾ
ਇਸ ਟਿਊਟੋਰਿਯਲ ਵਿੱਚ ਅਸੀ ਲਿਬਰ ਆਫਿਸ ਵਰਜ਼ਨ 334 ਅਤੇ ਉਬੰਟੂ ਲਿਨਕਸ੍ਹ 1004 ੳਪੇਰੇਟਿੰਗ ਸਿਸਟਮ ਦਾ ਇਸਤੇਮਾਲ ਕਰਾਂਗੇ
ਲਿਬਰ ਆਫਿਸ ਰਾਇਟਰ ਡੌਕਯੁਮੈੱਨਟ ਵਿੱਚ ਪੇਜ ਨੰਬਰਜ਼ ਐੱਡ ਕਰਣ ਦੀ ਸਹੂਲਤ ਦਿੰਦਾ ਹੈ
ਅਸੀ ਹੁਣ ਰਿਜ਼ਯੂਮੇ ਡਾਟ ਔ ਡੀ ਟੀresumeਓਡਟ ਫਾਇਲ ਖੋੱਲ੍ਹਾੰ ਗੇ
ਪੇਜ ਨੰਬਰਜ਼ ਨੂੰ ਫੁਟਰ ਵਿੱਚ ਇਨਸਰਟ ਕਰਨ ਲਈ ਪਹਿਲਾ ਓਸ ਪੇਜ ਤੇ ਕਲਿੱਕ ਕਰੋ ਜਿਸ ਵਿੱਚ ਫੁਟਰ ਇਨਸਰਟ ਕਰਨਾ ਹੋਵੇ
ਫੇਰ ਡੌਕਯੁਮੈੱਨਟ ਪੇਜ ਉੱਤੇ ਕਲਿੱਕ ਕਰੋ
ਹੁਣ ਮੈੱਨੂ ਬਾਰ ਵਿੱਚ ਇਨਸਰਟ ਆਪਸ਼ਨ ਉੱਤੇ ਕਲਿੱਕ ਕਰੋ ਅਤੇ ਫੇਰ ਫੁਟਰ ਆਪਸ਼ਨ ਉੱਤੇ ਕਲਿੱਕ ਕਰੋ
ਅੱਗੇ ਡਿਫਾਲਟ ਆਪਸ਼ਨ ਤੇ ਕਲਿੱਕ ਕਰੋ
ਅਸੀ ਵੇੱਖਾਂ ਗੇ ਕੀ ਪੇਜ ਦੇ ਨਿਚਲੇ ਹਿੱਸੇ ਵਿੱਚ ਫੁੱਟਰ ਐਡ ਹੋ ਗਇਆ ਹੈ
ਫੁੱਟਰ ਵਿੱਚ ਪੇਜ ਨੰਬਰ ਨੂੰ ਦਿਖਾਉਣ ਲਈ ਪਹਿਲਾਂ ਇਨਸਰਟ ਆਪਸ਼ਨ ਤੇ ਕਲਿੱਕ ਕਰੋ
ਤੁਸੀਂ ਦੇਖੋਂਗੇ ਕਈ ਅਲੱਗ ਤਰ੍ਹਾ ਦੇ ਫੁਟਰਸ ਆਪਸ਼ਨ ਡਿਸਪਲੇ ਹੋਏ ਨੇ
ਤੁਰੰਤ ਹੀ ਅਸੀ ਦੇਖਾਂਗੇ ਕੀ ਫੁਟਰ ਵਿੱਚ ਨੰਬਰ 1 ਡਿਸਪਲੇ ਹੋਇਆ ਹੈ
ਪੇਜ ਨੰਬਰ ਨੂੰ ਅੱਲਗ ਤਰ੍ਹਾ ਦੇ ਸਟਾਇਲ ਦੇਣ ਵਾਸਤੇ ਪੇਜ ਨੰਬਰ ਉੱਤੇ ਡਬਲ ਕਲਿੱਕ ਕਰੋ
ਦੇੱਖੋ ਕੀ ਐੱਡਿਟ ਫੀਲਡਜ਼ਡੌਕਯੁਮੈੱਨਟ ਐਡਿਟ fieldsਡਾਕੂਮੈਂਟਸ ਨਾਮ ਦਾ ਡਾਇਅਲੌਗ ਬਾਕਸ ਸਕ੍ਰੀਨ ਉੱਤੇ ਆ ਗਇਆ ਹੈ
ਫਾਰਮੈਟ ਆਪਸ਼ਨ ਵਿੱਚ ਤੁਸੀਂ ਕਈ ਤਰ੍ਹਾ ਦੇ ਫਾਰਮੈਟ ਦੇਖੋਂਗੇ ਜਿਵੇ A B C ਅੱਪਰਕੇਸ ਵਿੱਚ a b c ਲੋਅਰਕੇਸ ਵਿੱਚ ਐਰੇਬਿਕ 1 2 3 ਅਤੇ ਕਈ ਹੋਰ ਫੌਰਮੈਟ
ਇੱਥੇ ਤੁਸੀਂ ਆਪਣੀ ਪਸੰਦੀਦਾ ਪੇਜ ਨੰਬਰਿੰਗ ਸਟਾਇਲ ਦਾ ਚੋਣ ਕਰੋ
ਅਸੀ ਰੋਮਨ ਆਈ ਆਈਆਈ ਈਆਈਆਈ ਆਪਸ਼ਨ ਦਾ ਚੋਣ ਕਰਾਂਗੇ ਅਤੇ ਓਕ ਬਟਨ ਕਲਿੱਕ ਕਰਾਂਗੇ
ਤੁਸੀਂ ਦੇਖੋਂਗੇ ਕੀ ਪੇਜ ਦਾ ਨੰਬਰਿੰਗ ਫਾਰਮੈਟ ਬਦਲ ਗਇਆ ਹੈ
ਇਸੀ ਤਰਹ ਅਸੀ ਹੈਡਰ ਨੂੰ ਡੌਕਯੁਮੈੱਨਟ ਵਿੱਚ ਇਨਸਰਟ ਕਰ ਸਕਦੇ ਹਾਂ
ਪਹਿਲੇ ਉਸ ਪੇਜ ਤੇ ਕਲਿੱਕ ਕਰੋ ਜਿੱਥੇ ਹੈੱਡਰ ਇਨਸਰਟ ਹੋਵੋ
ਹੁਣ ਇਨਸਰਟਮੈਨੂ ਉੱਤੇ ਕਲਿੱਕ ਕਰੋ ਅਤੇ ਫੇਰ ਹੈਡਰ ਆਪਸ਼ਨ ਉੱਤੇ ਕਲਿੱਕ ਕਰੋ
ਤੁਸੀਂ ਦੇਖੋਂਗੇ ਕੀ ਪੇਜ ਦੇ ਉਪਰਲੇ ਪਾਸੇ ਹੈਡਰਜ ਇਨਸਰਟ ਹੋ ਗਏ ਨੇ
ਡੇਟ ਨੂੰ ਹੈਡਰ ਵਿੱਚ ਭਰਣ ਲਈ ਇਨਸਰਟ ਉੱਤੇ ਕਲਿੱਕ ਕਰੋ ਫੇਰ ਫੀਲਡਜ਼ ਆਪਸ਼ਨ ਉੱਤੇ ਕਲਿੱਕ ਕਰੋ
ਦਿਖਾਈ ਦੇ ਰਹੇ ਸਾਇਡ ਮੈਨੂ ਵਿੱਚ ਡੇਟ ਆਪਸ਼ਨ ਉੱਤੇ ਕਲਿੱਕ ਕਰੋ
ਹੈਡਰ ਵਿੱਚ ਹੁਣ ਡੇਟ ਡਿਸਪਲੇ ਹੋ ਗਈ ਹੈ
ਡੇਟ ਉੱਤੇ ਡਬਲ ਕਲਿੱਕ ਕਰਕੇ ਅਸੀ ਡੇਟ ਵਿਖਾਉਨ ਦੇ ਸਾਰੇ ਫਾਰਮੈਟ ਦੇਖ ਸਕਦੇ ਹਾਂ
ਇੱਥੇ ਅਸੀ 31 ਡੇਕ1999 ਦਾ ਚੋਣ ਕਰਾਂਗੇ ਅਤੇ ਓਕ ਬਟਨ ਕਲਿੱਕ ਕਰਾਂਗੇ
ਹੁਣ ਮੈੱਨੂ ਬਾਰ ਵਿੱਚ ਫਾਇਲ ਮੈੱਨੂ ਉੱਤੇ ਕਲਿੱਕ ਕਰੋ ਅਤੇ ਫੇਰ ਪੇਜ ਰੀਵਿਊ ਆਪਸ਼ਨ ਉੱਤੇ ਕਲਿੱਕ ਕਰੋ
ਹੁਣ ਅਸੀ ਡੌਕਯੁਮੈੱਨਟ ਨੂੰ 50 ਜ਼ੂਮ ਕਰਾਂਗੇ
ਹੁਣ ਅਸੀ ਡੇਟ ਨੂੰ ਪੇਜ ਦੇ ਉਪਰਲੇ ਪਾਸੇ ਅਤੇ ਪੇਜ ਨੰਬਰ ਨੂੰ ਪੇਜ ਦੇ ਨਿਚਲੇ ਹਿੱਸੇ ਵਿੱਚ ਦੇਖ ਸਕਦੇ ਹਾ
ਇਹ ਸਟਾਇਲ ਹੁਣ ਡੌਕਯੁਮੈੱਨਟ ਦੇ ਸਾਰੇ ਪੇਜਾਂ ਤੇ ਲਾਗੂ ਹੋ ਜਾਵੇਗਾ
ਮੂਲ ਡੌਕਯੁਮੈੱਨਟ ਤੇ ਜਾਣ ਲਈ ਕਲੋਜ ਪਰੀਵ਼ਯੂ ਬਟਨ ਉੱਤੇ ਕਲਿੱਕ ਕਰੋ
ਤੁਸੀਂ ਟੈੱਕਸਟ ਦਾ ਹੈਡਰ ਜਾਂ ਫੁਟਰ ਫਰੇਮ ਤੋਂ ਪਰਸਪਰ ਅਂਤਰ ਔਡਜਸ੍ਟ ਕਰ ਸਕਦੇ ਹੋਂ
ਜਾਂ ਫੇਰ ਹੈਡਰ ਅਤੇ ਫੁੱਟਰ ਤੇ ਬੌਰਡਰ ਲਗਾ ਸਕਦੇ ਹੋਂ
ਮੈਨੂ ਬਾਰ ਵਿੱਚ ਫਾਰਮੈਟ ਆਪਸ਼ਨ ਉੱਤੇ ਕਲਿੱਕ ਕਰੋ ਅਤੇ ਫੇਰ ਪੇਜ ਉੱਤੇ ਕਲਿੱਕ ਕਰੋ
ਹੁਣ ਡਾਇਅਲੌਗ ਬਾਕਸ ਵਿੱਚ ਦਿੱਤੇ ਫੁੱਟਰ ਟੈਬ ਦਾ ਚੋਣ ਕਰੋ
ਆਪਨੀ ਮਰਜੀ ਮੁਤਾਬਕ ਸਪੇਸਿਂਗ ਆਪਸ਼ਨ ਨੂੰ ਲਾਗੂ ਕਰਨ ਲਈ ਲੈਫਟ ਮਾਰਗਿਨ ਖੱਬੇ ਹਾਸ਼ਿਏ ਨੂੰ 100ਸੀਐੱਮ ਤੇ ਸੈਟ ਕਰੋ
ਬੌਰਡਰ ਜਾਂ ਸ਼ੈਡੋ ਨੂੰ ਫੁੱਟਰ ਵਿੱਚ ਐੱਡ ਕਰਨ ਲਈ ਪਹਿਲੇ ਮੋਰ ਆਪਸ਼ਨ ਉੱਤੇ ਅਤੇ ਕਲਿੱਕ ਕਰੋ ਅਤੇ ਫੇਰ ਆਪਨੀ ਮਰਜੀ ਮੁਤਾਬਕ ਫੁਟਰ ਦਿਆਂ ਆਪਸ਼ਨਜ ਨੂੰ ਸੈਟ ਕਰੋ
ਉਦਾਹਰਨ ਲਈ ਸ਼ੈਡੋ ਸਟਾਇਲ ਨੂੰ ਫੁੱਟਰ ਵਿੱਚ ਰੱਖਣ ਲਈ ਅਸੀ ਕਾਸਟ ਸ਼ੈਡੋ ਟੂ ਟੋਪ ਰਾਇਟ ਕਾਸਟ ਸ਼ੈਡੋ ਟੋ ਟੌਪ ਰਾਈਟ ਆਇਕੌਨ ਉੱਤੇ ਕਲਿੱਕ ਕਰਾਂਗੇ
ਇੱਥੇ ਤੁਸੀਂ ਬੌਰਡਰ ਅਤੇ ਸ਼ੈਡੋ ਦੇ ਰੰਗਾਂ ਦੀ ਚੋਣ ਵੀ ਕਰ ਸਕਦੇ ਹੋਂ
ਮੌਜੂਦ ਆਪਸ਼ਨਜ ਬਾਰੇ ਹੋਰ ਜਾਣਕਾਰੀ ਲੈਣ ਲਈ ਡਾਇਅਲੌਗ ਬਾਕਸ ਦੀ ਚੰਗੀ ਤਰਹ ਪੜਤਾਲ ਕਰੋ
ਹੁਣ ਓਕ ਬਟਨ ਉੱਤੇ ਕਲਿੱਕ ਕਰੋ
ਓਕ ਬਟਨ ਉੱਤੇ ਫਿਰ ਕਲਿੱਕ ਕਰੋ ਅਸੀ ਦੇਖਦੇ ਹਾਂ ਕੀ ਇਫੈਕਟ ਫੁਟਰ ਤੇ ਐੱਡ ਹੋ ਗਇਆ ਹੈ
ਇਹ ਕਰਨ ਲਈ ਕਲਿੱਕ ਕਰੋ ਇਨਸਰਟgtgtgtgtgt ਮੈਨਯੁਲ ਬ੍ਰੇਕ ਅਤੇ ਫੇਰ ਪੇਜ ਬ੍ਰੇਕ ਆਪਸ਼ਨ ਦੀ ਚੋਣ ਕਰੋ
ਫੇਰ ਓਕ ਬਟਨ ਉੱਤੇ ਕਲਿੱਕ ਕਰੋ
ਧਿਆਨ ਦਿੳ ਕੀਪੇਜ ਨੰਬਰ ਡਿਸਪਲੇ ਹੋਇਆ ਹੈ ਬਤੌਰ 2
ਜੇ ਤੁਸੀਂ ਫੁਟਰ ਨੂੰ ਡੌਕਯੁਮੈੱਨਟ ਦੇ ਪਹਿਲੇ ਪੇਜ ਤੇ ਨਹੀ ਚਾਹੁੰਦੇ ਤਾਂ ਕਰਸਰ ਨੂੰ ਪਹਿਲੇ ਪੇਜ ਤੇ ਰੱਖੋ
ਮੈੱਨੂ ਬਾਰ ਵਿੱਚ ਦਿੱਤੇ ਫਾਰਮੈੱਟ ਉੱਤੇ ਕਲਿੱਕ ਕਰੋ ਹੈ ਅਤੇ ਫੇਰ ਸਟਾਈਲਜ਼ ਐਂਡ formattingਸਟਾਇਲਜ ਐਨਡ ਫਾਰਮੈਟਿੰਗ ਆਪਸ਼ਨ ਉੱਤੇ ਕਲਿੱਕ ਕਰੋ
ਹੁਣ ਹਾਜ਼ਰ ਹੋਏ ਡਾਇਅਲੌਗ ਬਾਕਸ ਵਿੱਚ ਉੱਤੇ ਤੋਂ ਚੌੱਥੇ ਆਇਕੌਨ ਤੇ ਕਲਿੱਕ ਕਰੋ ਜੋ ਕੀ ਪੇਜ ਸਟਾਇਲਜ ਪੇਜ ਸਟਾਈਲਜ਼ ਹੈ
ਫੇਰ ਫਰ੍ਸਟ ਪੇਜ ਆਪਸ਼ਨ ਉੱਤੇ ਰਾਇਟ ਕਲਿੱਕ ਕਰੋ
ਨਿਊ ਆਪਸ਼ਨ ਉੱਤੇ ਕਲਿੱਕ ਕਰੋ ਅਤੇ ਫੇਰ ਔਰਗੇਨਾਇਜ਼ਰ ਟੈਬ ਉੱਤੇ ਕਲਿੱਕ ਕਰੋ
ਨੇਮਨਾਮੇਫੀਲਡ ਵਿੱਚ ਉਸ ਸਟਾਇਲ ਦਾ ਨਾਮ ਟਾਇਪ ਕਰੋ ਜੋ ਅਸੀ ਇਨਸਰਟ ਕਰਨਾ ਚਾਹੁੰਦੇ ਹਾਂ
000525 000430 ਇੱਥੇ ਅਸੀ ਨਾਮ ਬਤੌਰ ਨਿਊ ਫਸਟ ਪੇਜ ਨਿਊ ਫਰਸਟ ਪੇਜਟਾਇਪ ਕਰਾਂਗੇ
ਨੈੱਕਸਟ ਸਟਾਇਲ ਨੂੰ ਡਿਫਾਲਟ ਸੈਟ ਕਰੋ
ਹੁਣ ਫੁਟਰ ਟੈਬ ਉੱਤੇ ਕਲਿੱਕ ਕਰੋ ਜੋ ਕੀ ਡਾਇਅਲੌਗ ਬਾਕਸ ਵਿੱਚ ਹੈ
ਅੱਗਰ ਡਿਫਾਲਟ ਵਿੱਚ ਫੁਟਰ ਔਨ ਚੈੱਕਬਾਕਸ ਅਨਚੈੱਕਡ ਨਾ ਹੋਵੇ ਤਾਂ ਓਸਨੂੰ ਅਨਚੈੱਕ ਕਰੋ
ਆਖਿਰ ਵਿੱਚ ਓਕ ਬਟਨ ਕਲਿੱਕ ਕਰੋ
ਸਟਾਇਲਜ ਅਤੇ ਫਾਰਮੈੱਟਿੰਗ ਡਾਇਅਲੌਗ ਬਾਕਸ ਵਿੱਚ ਅਸੀ ਵਾਪਸ ਆ ਗਏ ਹਾਂ
ਧਿਆਨ ਦਿੳ ਕੀ ਪੇਜ ਸਟਾਇਲ ਆਪਸ਼ਨ ਥੱਲੇ ਨਿਊ ਫਸਟ ਪੇਜ ਸਟਾਇਲ ਹਾਜ਼ਰ ਹੋਇਆ ਹੈ
ਹੁਣ ਨਿਊ ਫਸਟ ਪੇਜ ਉੱਤੇ ਡਬਲ ਕਲਿੱਕ ਕਰੋ
ਤੁਸੀਂ ਵੇਖੋਂ ਗੇ ਕੀ ਡੌਕਯੁਮੈੱਨਟ ਦੇ ਪਹਿਲੇ ਪੇਜ ਨੂੰ ਛਡ ਕੇ ਸਾਰੇ ਪੇਜਾਂ ਤੇ ਫੁੱਟਰ ਆ ਗਇਆ ਹੈ
ਇਸੀ ਤਰ੍ਹਾ ਸਾਰੇ ਡਿਫਾਲਟ ਸਟਾਇਲਜ਼ ਨੂੰ ਮੌਡਿਫਾਈ ਕਰਕੇ ਤੁਸੀ ਉਹਨਾ ਨੂੰ ਡੌਕਯੁਮੈੱਨਟ ਦੇ ਹਰ ਇੱਕ ਪੇਜ ਤੇ ਲਾਗੁ ਕਰ ਸਕਦੇ ਹੋਂ
ਇਸ ਡਾਇਅਲੌਗ ਬਾਕਸ ਨੂੰ ਹੁਣ ਬੰਦ ਕਰੋ
ਹੁਣਅਸੀ ਲਿਬਰ ਆਫਿਸ ਰਾਇਟਰ ਵਿੱਚ ਫੁੱਟਨੋਟਸ ਅਤੇ ਐੱਨਡਨੋਟਸ ਬਾਰੇਜਾਨਾਂਗੇ
ਫੁਟਨੋਟਸ ਪੇਜ ਦੇ ਨਿਚਲੇ ਹਿੱਸੇ ਵਿੱਚ ਲਿਖੇ ਜਾਉਂਦੇ ਨੇ
ਜਦਕਿ ਐੱਨਡਨੋਟਸ ਡੌਕਯੁਮੈੱਨਟ ਦੇ ਅੰਤ ਵਿੱਚ ਇਕੱਠੇ ਹੁੰਦੇ ਹੱਨ
ਨੋਟ ਦਾ ਐਂਕਰ ਪੌਇੰਟ ਕਰਸਰ ਦੀ ਮੌਜੂਦ ਪੋਜੀਸ਼ਨ ਤੋਂ ਇਨਸਰਟ ਹੁੰਦਾ ਹੈ
ਤੁਸੀਂ ਔਟੋਮੈਟਿਕ ਨੰਬਰਿੰਗ ਜਾਂ ਕਸਟਮ ਸਿਮਬਲ ਵਿੱਚੋਂ ਚੋਣ ਕਰ ਸਕਦੇ ਹੋਂ
ਇਸ ਦੇ ਲਈ ਪਹਿਲੇ ਮੈੱਨੂ ਬਾਰ ਵਿੱਚ ਇਨਸਰਟ ਆਪਸ਼ਨ ਉੱਤੇ ਕਲਿੱਕ ਕਰੋ
ਫੇਰ ਫੁੱਟਨੋਟਐੱਨਡਨੋਟ ਆਪਸ਼ਨ ਉੱਤੇ ਕਲਿੱਕ ਕਰੋ
ਵੇਖੋ ਸਕ੍ਰੀਨ ਉੱਤੇ ਇੱਕ ਡਾਇਅਲੌਗ ਬਾਕਸ ਖੁੱਲ਼ਦਾ ਹੈ ਜਿਸ ਦੀ ਹੈਡਿੰਗ ਨੰਬਰਿੰਗ ਐੰਡ ਟਾਇਪ ਹੈ
ਇਸ ਦੇ ਵਿੱਚ ਔਟੋਮੈਟਿਕ ਕੇਰੈਕਟਰ ਫੁੱਟਨੋਟ ਅਤੇ ਐੱਨਡਨੋਟ ਨਾਮ ਦੇ ਚੈੱਕ ਬੌਕਸਿਜ਼ ਹਨ
ਨੰਬਰਿੰਗਆਪਸ਼ਨ ਨਾਲ ਤੁਸੀ ਫੁੱਟਨੋਟਸ ਅਤੇ ਐੱਨਡਨੋਟਸ ਤੇ ਨੰਬਰ ਪਾਉਣ ਦਾ ਤਰੀਕਾ ਚੁਣ ਸਕਦੇ ਹੋ
ਔਟੋਮੈਟਿਕ ਆਪਸ਼ਨ ਦਾ ਚੋਣ ਕਰਨ ਨਾਲ ਫੁੱਟਨੋਟਸ ਅਤੇ ਐੱਨਡਨੋਟਸ ਨੂੰ ਆਪਨੇ ਆਪ ਕ੍ਰਮਵਾਰ ਨੰਬਰ ਅਸਾਈਨ ਹੋ ਜਾਂਦੇ ਨੇ
ਇਸ ਡਾਇਅਲੌਗ ਬੌਕਸ ਨੂੰ ਹੁਣ ਬੰਦ ਕਰੋ
ਔਟੋਮੈਟਿਕ ਨੰਬਰਿੰਗ ਦੀ ਸੈਟਿੰਗਜ਼ ਬਦਲਣ ਲਈ ਮੈੱਨੂ ਬਾਰ ਵਿੱਚ ਟੂਲਸ ਆਪਸ਼ਨ ਉੱਤੇ ਕਲਿੱਕ ਕਰੋ
ਅਤੇ ਫੇਰ ਫੁਟਨੋਟਸਐੱਨਡਨੋਟਸ ਉੱਤੇ ਕਲਿੱਕ ਕਰੋ
ਤੁਸੀ ਔਟੋਨੰਬਰਿੰਗ ਅਤੇ ਸਟਾਇਲਜ਼ ਲਈ ਔਟੋਮੈੱਟਿਕ ਸੈਟਿੰਗਜ਼ ਦਾ ਚੋਣ ਕਰ ਸਕਦੇ ਹੋਂ
ਆਪਣੀ ਜ਼ਰੂਰਤ ਦੀ ਆਪਸ਼ਨਜ਼ ਦਾ ਚੋਣ ਕਰਕੇ ਓਕ ਬਟਨ ਤੇ ਕਲਿੱਕ ਕਰੋ
ਚਲੋ ਇਨਸਰਟ ਅਤੇ ਫੁਟਨੋਟਐੱਨਦਨੋਟ ਆਪਸ਼ਨ ਤੇ ਵਾਪਸ ਚਲਿਯੇ
ਫੁਟਨੋਟ ਨੂੰ ਕੇਰੈਕ੍ਟਰ ਜਾਂ ਸਿਮਬਲ ਦੁਆਰਾ ਅੰਕਿਤ ਕਰਨ ਲਈ ਕੇਰੈਕ੍ਟਰ ਆਪਸ਼ਨ ਦਾ ਚੋਣ ਕਰੋ
ਇਹ ਸਿਮਬਲ ਇਕ ਲੈਟਰ ਜਾਂ ਨੰਬਰ ਹੋ ਸਕਦਾ ਹੈ
ਸਪੈੱਸ਼ਲ ਕੇਰੈਕ੍ਟਰ ਨੂੰ ਅਸਾਇਨ ਕਰਣ ਲਈ ਕੇਰੈਕ੍ਟਰ ਫੀਲਡ ਦੇ ਹੇਠਾਂ ਦਿੱਤੇ ਬਟਨ ਤੇ ਕਲਿੱਕ ਕਰੋ
ਹੁਣ ਜੋ ਕੇਰੈਕਟਰ ਤੁਸੀ ਇੰਸਰਟ ਕਰਣਾ ਚਾਹੁੰਦੇ ਹੋ ਓਸ ਤੇ ਕਲਿਕ ਕਰੋ ਅਤੇ ਫੇਰ ਓਕ ਬਟਨ ਉੱਤੇ ਕਲਿੱਕ ਕਰੋ
ਟਾਇਪ ਹੈਡਿੰਗ ਦੇ ਹੇਠ ਫੁਟਨੋਟ ਜਾਂ ਐੱਨਡਨੋਟ ਉੱਤੇ ਕਲਿੱਕ ਕਰਕੇ ਆਪਣੀ ਆਪਸ਼ਨ ਦਰਜ ਕਰੋ
ਤੇ ਅਸੀ ਨੰਬਰਿੰਗ ਹੇਠ ਔਟੋਮੈਟਿਕ ਅਤੇ ਟਾਇਪ ਦੇ ਹੇਠਾਂ ਫੁਟਨੋਟ ਦਾ ਚੋਣ ਕਰਾਂਗੇ
ਹੁਣ ਓਕ ਬਟਨ ਉੱਤੇ ਕਲਿੱਕ ਕਰੋ
ਤੁਸੀਂ ਵੇੱਖੋਂ ਗੇ ਕੀ ਪੇਜ ਦੇ ਨਿਚਲੇ ਹਿੱਸੇ ਤੇ ਡਿਫਾਲਟ ਨੂਮੈੱਰਿਕਲ ਵੈੱਲੂ ਨਾਲ ਫੁਟਨੋਟ ਬਨ ਹਇਆ ਹੈ ਤੁਸੀ ਫੁੱਟਨੋਟ ਫੀਲਡ ਵਿੱਚ ਟੈੱਕਸਟ ਲਿਖ ਸਕਦੇ ਹੋਂ ਦਿਸ ਇਜ਼ ਦਿ ਐੱਨਡ ਆਫ ਫਸਟ ਪੇਜ
ਅਤੇ ਕੀਬੋਰਡ ਉੱਤੇ ਐਂਟਰ ਬਟਨ ਨੂੰ ਪਰੈਸ ਕਰੋ
ਤੇ ਹੁਣ ਤੁਸੀ ਟੈੱਕਸਟ ਦੇ ਨਾਲ ਪੇਜ ਦੇ ਨਿਚਲੇ ਹਿੱਸੇ ਵਿੱਚ ਫੁਟਨੋਟ ਵੇਖ ਸਕਦੇ ਹੋਂ
ਇਸੀ ਤਰ੍ਹਾ ਤੁਸੀਂ ਡੌਕਯੁਮੈੱਨਟ ਦੇ ਆਖੀਰ ਵਿੱਚ ਐੱਨਡਨੋਟ ਇਨਸਰਟ ਕਰ ਸਕਦੇ ਹੋਂ
ਇਹ ਸਾਨੂੰ ਲਿਬਰ ਆਫਿਸ ਰਾਇਟਰ ਦੇ ਸਪੋਕਨ ਟਿਊਟੋਰਿਯਲ ਦੇ ਅੰਤ ਵਿੱਚ ਲੈ ਆਇਆ ਹੈ
ਸਾਰਾਂਸ਼ ਵਿੱਚ ਅਸੀ ਸਿਖਿਆ
ਹੈਡਰਜ ਨੂੰ ਡੌਕਯੁਮੈੱਨਟ ਵਿੱਚ ਇਨਸਰਟ ਕਰਨਾ
ਫੁਟਰਜ਼ ਨੂੰ ਡੌਕਯੁਮੈੱਨਟ ਵਿੱਚ ਇਨਸਰਟ ਕਰਨਾ
ਪਹਿਲੇ ਪੇਜ ਤੋਂ ਹੈਡਰਜ ਨੂੰ ਕਿਵੇ ਹਟਾਇਆ ਜਾਏ
ਫੁਟਨੋਟ ਅਤੇ ਐੱਨਡਨੋਟ ਨੂੰ ਡੌਕਯੁਮੈੱਨਟ ਵਿੱਚ ਇਨਸਰਟ ਕਰਨਾ
ਹੁਣ ਇਕ ਕੌਮਪਰਿਹੈੱਨਸਿਵ਼ ਅਸਾਇਨਮਅਨਟ ਕੰਪ੍ਰੀਹੈਂਸਿਵ ਅਸਾਈਨਮੈਂਟ ਵਿਆਪਕ ਕਾਰਜ
ਪਰੈਕਟਿਸ ਡਾਟ ਓ ਡੀ ਟੀ practiceਓਡਟ ਫਾਇਲ ਖੋਲੋ ਡੌਕਯੁਮੈੱਨਟ ਵਿੱਚ ਇਕ ਹੈਡਰ ਅਤੇ ਫੁਟਰ ਐੱਡ ਕਰੋ
ਹੈਡਰ ਵਿੱਚ ਨਿਰਮਾਤਾ ਦਾ ਨਾਮ ਇਨਸਰਟ ਕਰੋ
ਫੁਟਰ ਵਿੱਚ ਪੇਜ ਕਾਉੰਟਇਨਸਰਟ ਕਰੋ
ਇਕ ਐੱਨਡਨੋਟ ਐੱਡ ਕਰੋ ਜਿਸ ਵਿੱਚ ਲਿਖਿਆ ਹੋਵੇ ਵਿਯਰ ਦਾ ਪੇਜ ਐੰਡਜ਼
ਹੈਡਰ ਨੂੰ ਡੌਕਯੁਮੈੱਨਟ ਦੇ ਪਹਿਲੇ ਪੇਜ ਤੋਂ ਹਟਾ ਦਿੳ
ਦਿੱਤੇ ਹੋਏ ਲਿੰਕ ਤੇ ਤੁਸੀਂ ਵੀਡਿਓ ਦੇਖ ਸਕਦੇ ਹੋ
ਇਹ ਤੁਹਾਨੂੰ ਸਪੋਕਨ ਟਿਊਟੋਰਿਯਲ ਬਾਰੇ ਸੰਖੇਪ ਵਿੱਚ ਜਾਣਕਾਰੀ ਦੇਵੇਗਾ
ਅਗਰ ਤੁਹਾਡੇ ਕੋਲ ਪ੍ਰਯਾਪਤ ਬੈਂਡਵਿੱਥ ਨਹੀ ਹੈ ਤਾਂ ਤੁਸੀਂ ਇਸਦਾ ਵੀਡਿਓ ਡਾਉਨਲੋਡ ਕਰ ਕੇ ਦੇਖ ਸਕਦੇ ਹੋ
000949 09540956 ਸਪੋਕਨ ਟਿਊਟੋਰਿਯਲ ਪ੍ਰੌਜੈਕਟ ਟੀਮ ਸਪੋਕਨ ਟਿਊਟੋਰਿਯਲ ਵੀਡਿਓ ਦਾ ਇਸਤੇਮਾਲ ਕਰਕੇ ਕਰਕੇਕ
ਵਰਕਸ਼ਾਪਸ ਚਲਾਉੰਦੇ ਹਨ 09540956 001004 ਹੋਰ ਜਾਣਕਾਰੀ ਲਈ ਕਿਰਪਿਆ ਲਿਖੋ contactspoken tutorialorg ਸਪੋਕਨ ਟਿਊਟੋਰਿਯਲ ਪ੍ਰੌਜੈਕਟ ਤਲਕ ਟੋ a ਟੀਚਰ ਪ੍ਰੌਜੈਕਟ ਦਾ ਇਕ ਹਿੱਸਾ ਹੈ
ਇਸ ਮਿਸ਼ਨ ਦੀ ਹੋਰ ਜਾਣਕਾਰੀ spoken tutorialorgnmeict ਇੰਟਰੋ ਉੱਤੇ ਮੌਜੂਦ ਹੈ
ਹਰਮਨ ਸਿੰਘ ਦੁਆਰਾ ਲਿੱਖੀ ਇਹ ਸਕ੍ਰਿਪਟ ਦੀ ਆਵਾਜ਼ ਵਿਚ ਤੁਹਾਡੇ ਸਾਹਮਣੇ ਹਾਜ਼ਿਰ ਹੋਈ
ਸਾਡੇ ਨਾਲ ਜੁੜਨ ਲਈ ਧੰਨਵਾਦ
ਸਾਡੇ ਨਾਲ ਜੁੜਨ ਲਈ ਧੰਨਵਾਦ